ਤੇ ਉੱਪਰ ਇੱਕ ਬੋਰਡ ਲੱਗਿਆ ਹੋਇਆ ਹੈ।

ਟੈਂਟ ਦੇ ਪਿੱਛੇ ਇੱਕ ਬੌਕਸ ਬਣਿਆ ਹੈ।

ਇਸ ਵਿਚ ਕਯੀ ਤਰ੍ਹਾਂ ਦੇ ਬਿਸਕਿਟਾ ਦੇ ਡਿਜ਼ਾਈਨ ਰੱਖੇ ਗਏ ਹਨ।

ਇਸ ਤਸਵੀਰ ਵਿੱਚ ਪਹਾੜ ਦਿਖਾਈ ਗਏ--

ਉਸ ਟੇਬਲ ਉੱਤੇ ਇੱਕ ਮੈਨਯੂ ਰੱਖਿਆ--

ਇਸ ਰੈਸਟੋਰੈਂਟ ਵਿੱਚ ਕਈ ਤਰ੍ਹਾਂ ਦੀਆਂ ਮਠਿਆਈਆਂ ਰੱਖੀਆਂ ਹਨ।

ਜਿਸ ਵਿੱਚ ਪੀਗਾ ਲੱਗੀਆਂ ਹੋਈਆਂ ਹਨ।

ਜਿਸ ਵਿੱਚ ਟੇਬਲ ਅਤੇ ਕੁਰਸੀਆਂ ਰੱਖੀਆਂ ਹੋਈਆਂ ਹਨ।

ਇੱਕ ਛੋਟੇ ਗਮਲੇ ਵੀ ਰੱਖੇ ਹੋਏ।

ਇਥੇ ਕੁਝ ਲਾਈਟਾਂ ਲੱਗੀਆਂ ਹੋਈਆਂ ਹਨ।

ਇਸ ਤਸਵੀਰ ਵਿੱਚ ਇੱਕ ਪੈਟਰੋਲ ਪੰਪ ਨੂੰ ਦਿਖਾਯਾ ਗਿਆ ਹੈ।

ਹਨ ਉਸ ਪੈਟ੍ਰੋਲ ਪੰਪ ਦੇ ਪਿੱਛੇ ਇੱਕ ਮੰਦਿਰ--

ਰੋਜ ਦੀ ਦੁਕਾਨ ਨੂੰ ਦਿਖਾਇਆ ਗਿਆ ਹੈ।

ਇਹ ਬਿਲਡਿੰਗ ਦਿਖਾਈ ਗਈ ਹੈ ਜਿਸ ਦੇ ਬਾਹਰ ਇੱਕ ਬਗੀਚਾ ਹੈ ਅਤੇ ਉਸ ਬਗੀਚੇ--

ਵਿੱਚ ਬਹੁਤ ਸਾਰੇ ਬੂਟੇ ਲੱਗੇ ਹੋਏ--

ਇਸ ਤਸਵੀਰ ਵਿੱਚ ਇੱਕ ਗੱਡੀ ਦਿਖਾਈ ਗਈ ਹੈ।

ਕੁਰਸੀਆਂ ਉੱਤੇ ਛੋਟੇ ਛੋਟੇ ਬੱਚੇ ਬੈਠੇ ਹੋਏ ਹਨ।

ਜਿੱਸ ਦੁਕਾਨ ਵਿੱਚ ਮੈਗੀਆਂ ਵੀ ਰੱਖਿਆ ਗਈਆਂ ਹਨ ਅਤੇ ਹੋਰ ਵੀ ਸਮਾਨ ਰੱਖਿਆ ਹੋਇਆ।